ਪਾਰਕ ਵੀ ਬਣੀ ਹੈਗੀ ਜੀ ਜੋ ਕੀ ਬਹੁਤ ਜਿਆਦਾ ਵਧੀਆ ਜੀ।

ਅਤੇ ਇਸ ਦੇ ਲਾਗੇ ਇੱਕ ਗਰਾਉਂਡ ਬਣੀ ਹੈਗੀ ਜੀ।

ਪਿਆ ਹੈਗਾ ਜੀ ਅਤੇ ਇਸਦੇ ਊਪਰ ਇੱਕ--

ਪੜਾਈ ਕਰ ਰਹੇ ਹਨ ਅਤੇ ਇਹਨਾਂ ਦੇ ਉੱਪਰ ਇੱਕ--

ਅਤੇ ਇੱਸ ਦੇ ਲੱਗੇ ਇੱਕ ਕਟਿੰਗ ਦੀ ਦੁਕਾਨ ਵੀ ਹੈ ਜੋ ਬਹੁਤ ਵਧੀਆ--

ਇਸ ਜਗਹਾ ਦੇ ਵਿੱਚ ਬਹੁਤ ਹੀ ਉੱਚੇ ਉੱਚੇ--

ਇਹ ਡੀ_ਜੇ ਹਨ ਡੀ_ਜੇ ਬਹੁਤ ਹੀ ਜਿਆਦਾ ਵਧੀਆ ਹਨ।

ਮੇਨ ਸੜਕ ਦੇ ਊਪਰ ਇੱਕ ਟਰੱਕ ਲੱਗਾ ਹੋਇਆ ਹੈ।

ਭਾਰਤ ਗੈਸ ਇਹਨਾਂ ਦੇ ਵਿੱਚ--

ਮੰਜਾ ਵੀ ਪਿਆ ਹੈ ਅਤੇ ਇੱਕ ਸਾਈਡ ਤੇ ਵਾਸ਼ਵੇਸ਼ਨ ਵੀ ਲੱਗਾ ਹੋਇਆ ਹੈ।

ਇੱਕ ਮੋਟਰਸਾਈਕਲ ਲੱਗਾ ਹੋਇਆ ਹੈ ਮੋਟਰਸਾਈਕਲ ਤੋਂ ਥੋੜਾ ਹੀ ਦੂਰ ਇੱਕ ਬੰਦਾ ਖਲੋਤਾ ਹੋਇਆ ਹੈ।